ਹਨਜੀ ਕੰਮ ਵੀ ਕਰਲਿਆ ਠੀਕ ਹੈ ਔਰ ਬਸ ਬੱਚਿਆਂ

ਬੱਚੇ ਸਕੂਲ਼ ਗਏ ਹੋਏ ਤਿਆਰੀ ਕਰਨੀ ਆ ਠੇਰ ਕੇ ਅੱਛਾ ਓਦਾ ਸੁਣਾ ਦਾ ਠੀਕ ਆ

ਪੇਪਰ ਦੇਨ ਜਦ ਤਕ

ਪੰਜਾਬੀ ਘਟ ਏਹ ਇਕ ਦਾ ਨੀ ਹਾਲ ਲਲਿਤ ਫਲੋਵਰ ਸਕੂਲ ਦੇ ਸਾਰੇ ਏਹੀ ਹਾਲ ਆ ਪੰਜਾਬੀ ਦਾ ਪੇਪਰ ਯਾਦ ਨੀ ਕੀਤਾ ਕਹਿੰਦਾ ਮੁਮੀ ਮੈਨੂੰ ਆਉਂਦਾ ਨੀ ਮੈਂ ਨੀ ਅੱਜ ਜਾਣਾ ਠੀਕ ਹੈ ਫੇਰ ਫੇਰ ਮੈਂ ਜਾਣਾ ਤੋਂ ਪੈਣਾ ਆ ਫੇਰ ਅੱਛਾ ਦੱਸ ਰੁਪਏ ਦਿਤੇ ਮਕਾ ਲੈ

ਨਵੀ ਤੇ ਸ਼ੇਰੀ ਏਨਾ ਮੈਂ ਚਾਰ ਪੰਜ ਸ਼ੇਰੀ ਨੂੰ ਨਵੀ ਨਵੀ ਜਾਨ ਲਗੀ ਏਹ ਬੜੀ ਜਿਦ ਕਰਦੀ ਮੈਂ ਮੁਮੀ ਨਾਲ ਹੀ ਜਾਣਾ ਕਹਿੰਦੀ ਸਕੂਲ ਮੈਂ ਨੀ ਜਾਣਾ

michael ਕਹਿੰਦਾ ਮੈਨੂੰ michael ਕਹਿੰਦਾ ਮੁਮਾ ਐਵੇ ਰੋਂਦੀ ਸਕੂਲ ਤੇ ਜਾਣਾ ਪੈਣਾ ਮੇਰਾ ਹਾਸਾ ਨਿਕਲਿਆ ਬੜਾ ਸਿਮਰਨ ਭੀ ਠੀਕ ਹੈ ਕਹਿੰਦੀ ਅੱਜ ਤਾ ਪੇਪਰ ਹੈ ਜਾਣਾ ਤੋਂ ਪੈਣਾ ਆ

ਏਹ ਮੇਰੇ ਸਾਬ ਨਾਲ second class ਚ ਹੋਣਾ ਮਾਇਕਲ ਏਨੇ ਪਤਾ ਕਿ ਕੀਤਾ ਹਨਜੀ ਕੰਬਲ ਲਿਆ ਮੂੰਹ ਤੇ ਅੱਛਾ ਮੁਮੀ ਮੈਂ ਨੀ ਪੀਨਾ ਦੁੱਧ ਦੁੱਧ ਭੀ ਨੀ ਮੈਂ ਪੀਣਾ ਤੇ ਮੈਂ ਨੀ ਅੱਜ ਜਾਣਾ ਮੈਨੂੰ ਪੇਪਰ ਨੀ ਆਉਂਦਾ ਹਾਂ ਅੱਜ ਪੇਪਰ ਕਿਥੇ ਆਉਣਾ ਸੀ ਮੈਂ ਕਿਹਾ ਚਲ ਜਿਨਾ ਕ ਕੀਤਾ ਜਾਵੇ ਊਨਾ ਹੀ ਲਿਖ ਆਈ ਤੈਨੂੰ ਕਹਿਣਾ ਓ ਲਿਖ ਆਣਾ ਸੀ ਨਹੀਂ dictation ਨਾ ਦਾ ਅੱਜ ਪੇਪਰ dictation word ਦਾ ਨਹੀਂ ਏਨਾ ਕਹਿਣਾ free fire ਲਿਖ ਆਉਣੀ ਸੀ nhi free fire ਤਾ delete ਕਰਤੀ sunday ਨੂੰ ਗਏ ਸੀ ਨਾ church ਤੇ ਐਤਵਾਰ ਹਨਜੀ ਸਿਮਰਨ ਦੀ friend ਦੀ ਮੁਮਾ ਨਾ ਜੇੜੀ ਹਨਜੀ ਓਨੇ ਸੰਜਾਯਾ ਸੀ ਕਹਿੰਦੇ ਬੇਟਾ ਭੀ ਓ free fire ਨਾ ਪਗਾਲ ਹੋ ਜਾਣ ਮਤਲਬ ਕਿ ਓਨੇ ਦਸਿਆ ਭੀ ਓ ਹਿਸਾਬ ਲੈਣਾ ਆ ਅੱਠ ਅੱਠ ਸਾਲ ਦੇ ਬੱਚੇ ਫੇਰ ਊਨਾ ਉਸਤਰਾ ਹੱਥ ਨੀ ਮੈਂ ਫੇਰ delete ਕਰਤੀ

ਅੱਛਾ freefire

freefire ਜੇੜੀ ਓਨੇ ਵਡੇ ਬੱਚਿਆਂ ਦਾ ਵੀ ਦਿਮਾਗ ਖਰਾਬ ਕੀਤਾ ਉਇ ਨਾ ਏਹ ਦਾ ਉਇ ਹਿਸਾਬ ਹੇਗਾ ਪਹਿਲਾ ਪਤਾ ਕਿ ਕਰਦਾ ਰਿਹਾ ਹੈ ਖੇਲਦਾ ਰਿਹਾ ਤੇ ਇਨੇ ਖਿੱਜੇ ਖਿੱਜੇ ਨੇ ਪੈਣਾ ਰੋਟੀ ਵੀ ਖਾਨੀ free fire ਖੇਲਦੇ ਨੇ ਬਸ ਕਿ ਮੈਨੂੰ ਇਕ ਜਨਾ ਖ਼ਵਾ ਦੇ ਤੇ ਮੈਂ ਖੇਲ ਰਿਹਾ ਆ ਤੋਂ ਦਿਮਾਗ ਚ ਬੈਠ ਜਾਂਦੀ ਆ ਓ ਕੇ ਅਹ ਏਹ ਤਾ ਕਦੀ ਕਹਿੰਦਾ ਦਾਦੂ ਤੂੰ ਰੋਟੀ ਖ਼ਵਾ ਦੇ ਮੈਂ ਖੇਡਣਾ ਹਾਂ ਚੰਗਾ ਕੀਤਾ ਭੈਣਾਂ ਤੂੰ ਓ ਜੇ game ਬੱਚਿਆਂ ਵਾਲਿਆਂ ਕਰਕੇ ਦੇ download ਓਨੂੰ ਵੌ ਆਪੇ download ਕਰ ਲੈਂਦਾ ਬੜੀਆਂ game download ਕੀਤੀਆਂ ਕਹਿੰਦਾ ਹੁਣ ਮੁਮਾ ਆ ਵਾਲੀ ਕੀਤੀ

ਅਹ ਇਕ cat ਵਾਲੀ ਕੀਤੀ ਹੈ ਇਕ dog ਵਾਲੀ ਕੀਤੀ ਹੈ ਇਕ ਦੂਸਰੀ ਕੀਤੀ ਹੈ ਮੈਂ ਚਲ ਦੂਸਰਿਆਂ ਖੇਲ ਲਿਆ ਕਰ dog ਵਾਲੀ ਠੀਕ ਆ ਔਰ ਏਕ ਲੁਡੋ ਭਰੀ ਅੱਛਾ ਮੇਰੀ ਗੱਲ ਸੁਨ ਏਹ ਚੰਗਾ ਕੀਤਾ ਤੂੰ delete ਕਰ ਦਿਤੀ ਆ ਏਹ ਤਾ ਵੱਡੇ ਵੱਡੇ ਬੱਚਿਆਂ ਨੂੰ ਮੈਂ ਬਬਲਾ ਖੇਡ ਦਾ ਹੈ ਨਾ free fire ਓ ਤਾ ਐਵੇ ਨਾ ਚਿੜਚਿੜਾ ਪਨ ਜਾ ਬੜਾ ਹੋਗਿਆ ਉਦੇ ਚ ਐਵੇ ਖਿਜਾ ਖਿਜਾ ਜਾ ਫਿਰਦਾ ਸਨ ਏਹ ਦਾ ਵੀ ਇਹੀ ਹਾਲ ਆ ਹੀ ਕੇ ਸਾਰਿਆਂ ਨੂੰ ਬਸ ਅਗੋ ਮਤਲੱਬ ਕਿ ਪਤਾ ਨੀ ਕਿਤਨਾ ਬੋਲਦਾ ਮਤਲਬ ਖਿਜਾ ਖਿਜਾ ਬੋਲਣਾ ਕਿ ਮੈਨੂੰ ਬਸ game ਤੇ ਨਾ ਕੋਈ ਹਟਾਓ

ਓ ਬੜੀ ਖਤਰਨਾਕ ਜੀ ਆ ਓ ਓਹਦੇ ਚ ਪਤਾ ਕਿ ਹੁੰਦਾ ਆ ਬੰਦੇ ਫੜ ਦੇ ਗੋਲੀਆਂ ਚਲਾਉਂਦੇ ਬਸ ਗੋਲੀਆਂ ਚਲਾਉਂਦੇ ਆ ਇਹੀ ਨਾ ਹਨਜੀ ਹਨਜੀ ਇਦੇ ਵੱਲ ਦੇਖ ਦੇਖ ਕੇ ਸਿਮਰਨ ਭੀ ਖਲਨੇ ਲਗ ਪਯੀ ਸੀ ਅੱਛਾ

ਓਦਾਂ ਗਪੋਲੀ

ਅੱਜ late ਉੱਠੀ ਸੀ ਨਾ ਸਾਡੇ ਪੰਜ ਬਜੇ ਕਹਿੰਦਾ ਮੰਮਾ ਮੈਨੂੰ ਜਲਦੀ ਉਠਾ ਦੀਆ ਕਰੋ ਮੈਂ bible ਅਹ ਨਹੀਂ ਪੰਜ ਬਜੇ ਨਾ ਠਾਇ ਪਤਾ ਕਯਾ ਫੇਰ ਨੀਂਦ ਦਿਨ ਅਜਕਲ ਰਾਤਾ ਛੋਟੀ ਆ ਦਿਨ ਵਡੇ ਆ ਪਰ ਓ ਫੇਰ ਏਹ ਆ ਕਲ ਭੀ bible ਪੜ ਕੇ ਗਯੀ ਸੀ ਨਾ ਪੰਜ ਵਜੇ ਕਹਿੰਦੀ ਮੁਮਾ ਮੇਰਾ ਪੇਪਰ ਫੁਲ ਹੋਯਾ ਤੇ ਅੱਜ ਫੇਰ ਸਾਡੇ ਪੰਜ ਬਜੇ ਉਠੀ ਕਹਿੰਦੀ ਮੈਂ late ਤੇ ਨਾ ਹੋ ਜਾ ਗੀ bible ਪੜ ਦੇ ਮੈਂ ਕਿਹਾ ਨਹੀਂ ਹੁੰਦੀ ਓ ਪੁਢਲੇ ਬਹੁਤੀ ਲੰਬੀ ਨਾ ਪੰਜ ਮਿੰਟ ਦੀ ਦੀਆ ਕਰ ਹੂਰ ਪੜ ਕੇ ਜਾਂਦੀ ਹੈ ਨਾ ਬਦਿਆ ਗੱਲ ਹੈ ਓਨੂੰ ਆਦਤ ਪੈਂਦੀ ਆ

ਜੇਡੀ ਆਦਤ ਕਲ ਕਰਕੇ ਗਯਾ ਸੀ ਕਲ ਓਨੇ prayer ਕੀਤੀ ਸੀ ਕਲ ਤੇ ਨਾਲ ਵੈਸੇ ਭੀ ਓਨੇ ਹਿੰਦੀ ਦਾ ਆਉਂਦਾ ਸੀ ਤੇ ਕਲ ਮੈਂ ਕਿਹਾ ਜੀਸਸ ਬਾਬਾ ਨੂੰ ਕੇਹ ਮੇਰਾ ਦਿਮਾਗ ਚਲਾਓ ਕਿ ਬਿਠਾ ਦੋ ਮੈਨੂੰ ਭੀ ਪੇਪਰ ਯਾਦ ਰਹੇ ਤੇ ਕਲ ਤਾ ਬੜਾ ਖੁਸ਼ ਸੀ ਪੇਪਰ ਕਰਕੇ ਆਯਾ ਮੁਮਾ ਫੁਲ ਹੋਯਾ ਮੇਰਾ ਪੇਪਰ

ਨਾਲੇ ਸੋਗਯਾ ਫੇਰ ਛੇਤੀ ਮੁਮਾ ਮੈਨੂੰ ਪੇਪਰ ਨੀ ਆਉਂਦਾ ਪੰਜਾਬੀ ਨੀ ਮੇਰੇ ਕੋਲ ਯਾਦ ਹੁੰਦੀ ਬੜਾ ਜ਼ੋਰ ਕੀਨੀ ਵਾਰੀ ਦੀਦੀ ਨੇ ਪੜਾਯਾ ਓਨੂੰ ਪੰਜਾਬੀ

ਓਨੂੰ ਕੋਈ ਵੀ ਨੀ ਦਿੰਦੇ ਏਨਾ ਦੇ ਬਚੇ ਕੋਈ ਵੀ ਨੀ ਦਿੰਦੇ ਕਿਉਕਿ ਸਾਰੇ subject english ਚ ਹੁੰਦੇ ਆ ਨਾ ਪੰਜਾਬੀ ਕਲੀ ਪੰਜਾਬੀ ਚ ਆ ਅਮ ਐਸ ਕਰਕੇ ਓ ਘਟ ਧਯਾਨ ਦੇਂਦੇ ਆ ਹਾਂ ਪੰਜਾਬੀ ਤੇ ਏਹ ਹੀ ਤਾ ਟਸਨ ਆ ਕਹਿੰਦਾ ਮੁਮਾ ਮੈਂ ਕਿ ਪੰਜਾਬੀ ਦਾ ਪੇਪਰ ਕਹਿੰਦਾ ਇਕ ਦੋ ਲਿਖ ਆਊਗਾ word ਮੈਂ ਕਿਹਾ ਇਕ ਦੋ word ਤਾ ਲਿਖ ਲਾਊਗਾ ਇਕ ਦੋ word ਪਰ ਇਕ ਦੋ

ਹਾਂ ਵੀਂ ਤੇ ਲਿਖਵਾਨੇ ਆ

ਨਹੀਂ ਵਿਆਂ ਚ ਦਸ ਵੀ ਲਿੱਖ ਆਏਗਾ ਨਾ ਤੇ ਫੇਰ ਏਨੇ ਪਾਸ ਹੋ ਜਾਣਾ ਦਸ ਕਰਵਾਤੇ ਸੀ ਓ ਤਾ ਦੀਦੀ ਨੇ

ਅਮ ਮਕਾਂ ਚਲ ਦਸ ਕਰ ਆਈ ਹਨਜੀ ਲਿਖ ਆਨੇ ਆ ਤੂੰ ਟਸਨ ਨਾ ਲੇ ਬਥੇਰਾ ਛੁਹਾਰ ਹੋ ਜਾਣਾ ਓਨੇ ਅਮ ਅਜੇ ਛੋਟਾ ਹੈ ਬਹੁਤ ਜ਼ਿਆਦਾ ਛੋਟਾ ਆ ਅਮ ਕਲ

ਕਲ ਤਾ ਨਾ ਕਹਿੰਦਾ ਕਲ ਮਾਸੀ ਆਈ ਨਾ ਨਾ ਜੇਡੇ ਤੁਸੀਂ ਪੰਜਾਂ ਰੁਪਏ ਦੇ ਕੇ ਗਏ ਸੀ ਅਗਲਾ ਨੇ ਖਰਚ ਲੀਯੇ ਮੈ ਰੱਖਦਾ ਅੱਛਾ ਤੈਨੂੰ ਪਤਾ ਜੇਡੇ ਦੇ ਕੇ ਜਾਣ ਹਾਂ ਚਲ ਕੋਈ ਗੱਲ ਨੀ ਇਨਾ ਲੀਯੇ ਕਮੌਂਦੇ ਕਰਦੇ ਆ ਹਾਂ ਮੈਂ ਕਹਿੰਦਾ ਮੈਂ watermelon ਖਾਣਾ ਖਾਣਾ ਉਦ੍ਹੇ ਕੋਲ ਲੈਕੇ ਦਿਤਾ watermelon ਫੇਰ ਕਹਿੰਦਾ ਮੈਂ ਟੀਂਡੇ ਦੀ ਸਬਜ਼ੀ ਖਾਣੀ ਆ

ਟੀਂਡੇ ਦੀ ਸਬਜ਼ੀ ਫੇਰ ਮੈਂ ਬਾਦ ਚ ਬਣਾ ਕੇ ਦਿਤੀ ਟੀਂਡੇ ਦੀ ਸਬਜ਼ੀ ਖਾ ਓ ਘਰ ਕੇ ਟੀਂਡੇ ਬੜੇ ਖੁਸ਼ ਹੋਕੇ ਖਾਂਦਾ ਘਰ ਕੇ ਫੇਰ ਖਾਂਦਾ ਠੀਕ ਹੈ ਤੇ ਬਦਿਆ ਗੱਲ ਹੈ ਸਗੋਂ ਖਾਣੇ ਦਾ ਸਾਡੇ ਨਿਆਣੇ ਤੇ ਪੁੱਛ

ਅਮ ਕਾਲੀ ਦਾਲ ਇਕ ਨੂੰ ਕਾਲੀ ਦੇਦੋ ਇਕ ਨੂੰ ਪੀਲੀ ਦਾਲ ਦੇਦੋ ਕਾਲੀ ਦਾਲ ਬੜੀ ਪਸੰਦ ਕਰਦਾ ਹੈ ਚੋਲਾ ਦੇ ਨਾਲ ਸਾਰੇ ਇਕ ਤ ਦਾ ਨੀ ਹਾਲ ਓ ਫੇਰ ਜਦੋ ਕੀਤੇ ਰੋਣ ਲਗ ਜਾਂਦਾ ਹੈ ਕਹਿੰਦਾ ਕਾਲੀ ਦਾਲ ਹੀ ਅੱਜ ਬਨਾਇ ਤੇ ਚੋਲ ਫੇਰ ਆਹੋ ਬੜੀ ਖੁਸ਼ ਹੋਕੇ ਰੋਟੀ ਖਾਣੀ

ਕਾਲੀ ਦਾਲ ਅਜੇ ਭੀ ਫ੍ਰੀਜ ਤੇ ਲਗੀ ਆ ਮਾਵਾਂ ਦੀ ਅੱਛਾ ਠੀਕ ਹੈ ਅਮ ਅੱਜ ਕਹਿੰਦਾ ਪੋਕਰੀਆਂ ਖਾਣੀ ਮੈਂ ਮਕਾ ਠੀਕ ਹੈ ਅੱਜ ਪੂਰੀਆਂ ਦਹੀਂ ਪੋਕਰੀਆਂ ਪੂਰੀਆਂ ਖਾਂਦੇ ਰਹਿੰਦੇ ਕਦੀ ਜਦੋ ਦਿਲ ਕਰਦਾ ਅੱਛਾ ਨਹੀਂ ਮੈਂ ਕਿਹਾ ਟਿਫਨ ਚ ਕਿ ਲੈਕੇ ਗਯਾ ਹੈ ਟਿਫਨ ਚ ਅੱਜ ਲੈਕੇ ਗਏ ਹੈ ਚਨੇ

ਠੀਕ ਆ ਸੁੱਖੇ ਚਨੇ ਹਾਂ ਸੁੱਖੇ ਚਨੇ ਅਮ ਸੁੱਖੇ ਚਨੇ ਮੈਨੂੰ ਭੀ ਬੜੇ ਪਸੰਦ ਆ ਅਮ ਕਾਲੇ ਜੇਡੇ ਆ ਖਾਂਦੇ ਭੀ ਸੁੱਖੇ ਚਨੇ ਆ ਚਲ ਠੀਕ ਹੈ ਰੀਤੂ ਪਾਜੀ ਤੇਰੇ ਆਗਏ ਤੇ ਮੈਂ ਤੈਨੂੰ ਠੀਕ ਬਾਅਦ ਚ ਕਰਾਂਗੀ ਫੋਨ okokby ਸਤਿ ਸ੍ਰੀ ਅਕਾਲ ਜੀ ਮੈਂ ਜਾਨੀ ਜਿਹੜਾ ਅੱਜ ਤੁਹਾਨੂੰ ਪਿੱਛਲੀ ਕਹਾਣੀ ਵਿੱਚ ਦੱਸਿਆ ਸੀ ਆਪਾਂ ਉਹੀ ਹੁਣ ਦੁਬਾਰਾ ਤੋਂ ਸ਼ੁਰੂ ਕਰਦੇ ਹਾਂ ਜਿਵੇਂ ਕਿ ਮੇਰੇ ਪਿੰਡ ਦੇ ਇਸ਼ਟ ਗੁਰਦਿੱਤ ਸਿੰਘ ਦੀ ਰਚਨਾ ਹੈ ਇਹ, ਇਸ ਨਿਬੰਧ ਦਾ ਵਿਸ਼ਾ ਸਾਡੇ ਪੰਜਾਬ ਦੇ ਪਿੰਡਾਂ ਵਿਚ ਲੋਕਾਂ ਦੇ ਇਸ਼ਟਾਂ, ਅੰਧ-ਵਿਸ਼ਵਾਸਾਂ ਤੇ ਵਹਿਮ-ਭਰਮਾਂ ਨੂੰ ਪੇਸ਼ ਕਰਨਾ ਹੈ।

ਇਸ ਵਿੱਚੋਂ ਸਮੁੱਚੇ ਪੰਜਾਬ ਦੇ ਪਿੰਡਾਂ ਦੇ ਲੋਕ ਦੇ ਚਲਨ ਦੀ ਤਸਵੀਰ ਦਿਖਾਈ ਦਿੰਦੀ ਹੈ ਹਰ ਗਲੀ ਵਿਚ ਲੱਗੇ ਖੂਹ ਨੂੰ ਖ਼ਵਾਜੇ ਦਾ ਅਵਤਾਰ ਮੰਨਿਆ ਜਾਂਦਾ ਹੈ ਤੇ ਹਰ ਮੁਹੱਲੇ

ਸੰਬੰਧ ਨੇ ਉਹ ਕਰਦੇ ਹਨ ਲੋਕ-ਧਾਰਾ ਸ਼ਬਦ ਅੰਗਰੇਜ਼ੀ ਸ਼ਬਦ ਦੇ ਪੰਜਾਬੀ ਸਮ ਸਮਾਨਾਰਥੀ ਦੇ ਰੂਪ ਵਿਚ ਵਰਤਿਆ ਜਾਂਦਾ ਹੈ, ਇਹ ਸ਼ਬਦਾਂ ਦੀ ਵਰਤੋਂ ਸਭ ਤੋਂ ਪਹਿਲਾਂ ਵਿਲੀਅਮ ਜਾਨ ਥਾਮਸ ਵਲੋਂ ਅਠਾਰਾਂ ਸੌ ਛ ਛਿਆਲੀ ਵਿੱਚ ਪੁਰਾਤਨ ਸਿਸ਼ਟਾਚਾਰ, ਰਸਮਾਂ, ਰੀਤਾਂ, ਵਹਿਮਾਂ-ਭਰਮਾਂ, ਵਾਰਾਂ ਅਤੇ ਮੁਹਾਵਰਿਆਂ ਲਈ ਕੀਤੀ ਗਈ ਅਠਾਰਾਂ ਸੌ ਅਠਾਸੀ ਵਿੱਚ ਅਮਰੀਕਾ ਵਿੱਚ ਫੋਕਲੋਰ ਸੁਸਾਇਟੀ ਦਾ ਗਠਨ ਹੋਣ ਨਾਲ ਇਸ ਸ਼ਬਦ ਨੂੰ ਹੋਰ ਵੀ ਸਵੀਕ੍ਰਿਤੀ ਮਿਲੀ ਵਿਲੀਅਮ ਜਾਨ ਥਾਮਸ ਤੋਂ ਇਲਾਵਾ ਫਲੋਰ ਫੋਕਲੋਰ ਸ਼ਬਦ ਨੂੰ ਪਰਿਭਾਸ਼ਿਤ ਕਰਨ ਵਾਲੇ ਵਿਦਵਾਨਾਂ ਵਿੱਚ ਵਿਲੀਅਮ ਥਾਮਸ ਥਾਮਕਨ, ਇਰੇਰਿਓ ਜਾਰਜ ਫਾਸਟਰ ਵਰਣਨਯੋਗ ਨਾਂ ਹਨ। ਲੋਕ-ਯਾਨ ਸ਼ਬਦ ਦਾ ਪ੍ਰਚਲਨ ਪੰਜਾਬੀ ਵਿਚ ਡਾਕਟਰ ਨੈ ਕਰਨੈਲ ਸਿੰਘ ਥਿੰਦ ਨੇ ਥਿੰਦ ਨੇ ਲੋਕ-ਯਾਨ ਸ਼ਬਦ ਨੂੰ ਪ੍ਰਚਲਿਤ ਕੀਤਾ, ਇਸ ਲਈ

ਭਾਵ ਉਹ ਵਾਹਨ ਹੈ, ਜਿਸ ਉੱਤੇ ਚੜ੍ਹ ਕੇ ਲੋਕ ਆਪਣੀ ਮਾਨਸਿਕ ਤੇ ਸਾਂਸਕ੍ਰਿਤਕ ਯਾਤਰਾ ਕਰਦੇ ਹਨ, ਇਸ ਪ੍ਰਕਾਰ ਇਹ ਸ਼ਬਦ ਪਹਿਲਾਂ ਹੀ ਹਿੰਦੀ ਵਿੱਚ ਉਸ ਦੀ ਨਕਲ ਕਰਦਿਆਂ ਪੰਜਾਬੀ ਵਿੱਚ ਗਿਆ ਹੈ, ਪੰਜਾਬੀ ਦੇ ਅਖਾਣਾਂ ਦੀ ਵਿਚਾਰਧਾਰਾ ਨਿਬੰਧ ਸੋਹਿੰਦਰ ਸਿੰਘ ਵਣਜਾਰਾ ਬੇਦੀ ਦੀ ਰਚਨਾ ਹੈ, ਇਸ ਵਿੱਚ ਲੇਖਕ ਨੇ ਆਪਣੇ ਅਖਾਣਾਂ ਦੀ ਜਾਤੀ ਦੀ ਵਿਚਾਰਧਾਰਾ ਨੂੰ ਪ੍ਰਗਟ ਕਰਨ ਲਈ ਸਮਰਥਾ ਬਾਰੇ ਦੱਸਿਆ ਹੈ ਕਿ ਕਿਸ ਤਰ੍ਹਾਂ ਇਹਨਾਂ ਵਿੱਚ ਪੰਜਾਬੀ ਜੀਵਨ ਦੇ ਭਿੰਨ ਭਿੰਨ ਪੱਖਾਂ ਦੇ ਝਲਕਾਰੇ ਮਿਲਦੇ ਹਨ, ਕਿਸ ਤਰ੍ਹਾਂ ਇਹਨਾਂ ਵਿੱਚੋਂ ਖੇਤੀਬਾੜੀ ਨਾਲ ਜੁੜੇ ਦੇ ਮਿਹਨਤੀ ਹਿੰਮਤ ਤੇ ਉ ਉਦਮੀ ਲੋਕ ਮਿਲਦੇ ਹਨ ਪੰਜਾਬ ਦੇ ਅਖਾਣਾ ਦੀ ਵਿਚਾਰਧਾਰਾ ਨਿਬੰਧ ਦੁਆਰਾ ਕੀਤੀ ਗਈ ਹੈ। ਓਦਾਂ ਤਾਂ ਸਾਨੂੰ ਚਾਹੀਦਾ ਹੈ ਵੀ ਜਿਹੜੇ ਸਾਡੇ ਨਾਲ ਦੇ ਆਂਢ ਗੁਆਂਢ ਦੇ ਲੋਕ ਹਨ, ਇਹਨਾਂ ਨੂੰ ਵੱਧ ਤੋਂ ਵੱਧ ਬੱਚਿਆਂ ਨੂੂੰ ਪੜ੍ਹਾਉਣਾ ਚਾਹੀਦਾ ਤੇ ਬੱਚਿਆਂ ਦਾ ਸਹਾਰਾ ਲੈਣਾ ਚਾਹੀਦਾ ਹੈ। ਹਿੰਦੁਸਤਾਨ ਉੱਪਰ ਜਿੰਨੇ ਵੀ ਹਮਲਾਵਰ ਆਏ ਪੰਜਾਬ ਦੇ ਸਰਹੱਦੀ ਸੂਬਾ ਹੋਣ ਕਰਕੇ ਨੌਜਵਾਨਾਂ ਨੂੰ ਉਨ੍ਹਾਂ ਨਾਲ ਟੱਕਰ ਲੈਣੀ ਪੈਂਦੀ ਰਹੀ, ਬੀਤੇ ਸਮੇਂ ਵਿਚ ਅੰਗਰੇਜ਼ਾਂ ਨੂੰ ਸੰਸਾਰ ਦੀਆਂ ਵੱਡੀਆਂ ਲੜਾਈਆਂ ਜਿੱਤਣ ਦੀ ਚੌੜੀਆਂ ਛਾਤੀਆਂ ਵਾਲੇ ਪੰਜਾਬੀਆਂ ਦੀ ਲੋੜ ਪੈਂਦੀ ਰਹੀ।

ਸੰਬੰਧਿਤ ਹੈ, ਵਿਚਾਰਧਾਰ ਡੋਲਾ ਵਿਆਹ ਕਰਵਾਉਂਦਿਆਂ ਹੀ ਭਾਰਤੀ ਹੋ ਗਈਆਂ, ਹੋ ਗਿਆ ਅਜੇ ਚਾਵਾਂ ਨਾਲ ਮੁਕਲਾਵਾ ਲਿਆਇਆ ਹੀ ਸੀ ਕਿ ਪਲਟਣ ਨੇ ਬੁਲਾਵਾ ਆ ਗਿਆ, ਤੇ ਉਸ ਨੂੰ ਅਣਚਾਹੀਆਂ ਅਣਹੋਂਦੀਆਂ ਤੁਰਨਾ ਪਿਆ ਤਾਂ ਉਹ ਹੰਝੂ ਭਰ ਕੇ ਘੁੰਡ ਵਾਲੀ ਨੂੰ ਕਹਿੰਦਾ ਹੈ, ਪੀੜੇ ਉੱਤੇ ਬੈਠੀਏ ਨੀ, ਤੂੰ ਦਹੀਂ ਨਾ ਰੱਖਿਆ ਕੋਸਾਂ ਨੂੰ। ਹੁਣ ਤੇ ਘੁੰਡ ਤੂੰ ਚੁੱਕ ਨੀ ਗੋਰੀਏ, ਮੈਂ ਚੱਲਿਆ ਪਰਦੇਸਾਂ ਨੂੰ ਉਪਰੋਂ ਬਸੰਤ ਰੁੱਤ ਦੇ ਉਹ ਆਪਣੇ ਢੋਲ ਤੋਂ ਵਿਛੋੜਾ ਨਹੀਂ ਚਾਹੁੰਦੀ, ਉਹ ਵਾਸਤਾ ਪਾ ਕੇ ਕਹਿੰਦੀ, ਪਿੱਪਲਾਂ ਉੱਤੇ ਆਈਆਂ ਬਹਾਰਾਂ, ਬੋਹੜਾਂ ਨੂੰ ਲੱਗ ਗਈਆਂ ਗੋਹਲਾਂ, ਜੰਗ ਨੂੰ ਨਾ ਜਾਹ ਵੇ ਦਿਲ ਦੇ ਬੋਲ ਮੈਂ ਬੋਲਾਂ ਤੇ ਉਸਨੂੰ ਉਸਨੂੰ,

ਕਿੱਥੇ ਲਿਖਿਆ ਫ਼ਰੰਗੀਆ ਦੱਸ ਵੇ, ਮਜਬੂਰ ਢੋਲ ਤੁਰ ਪੈਂਦਾ ਹੈ, ਪਰ ਵਿਛੋੜੇ ਵਿਚ ਤੜਫ ਰਹੀ ਉਸ ਦੀ ਨਾਰ ਝੂਠੀ ਆਸ ਲਾਉਂਦੀ ਹੈ ਕਿ ਅਜਿਹਾ ਸਬੱਬ ਬਣੇਗਾ ਕਿ ਉਹ ਰਸਤੇ ਵਿੱਚ ਹੀ ਵਾਪਿਸ ਮੁੜ ਪਵੇਗਾ ਲੰਘ ਜਾਵੀਂ ਕਿ ਮਕਈ ਕੋਲੋਂ, ਰੱਬ ਕਰੇ ਲਾਮ ਲੁੱਟ ਜਾਏ, ਮੁੜ ਆਵੇਂ ਤੂੰ ਬੰਬਈ ਕੋਲੋਂ, ਪਰ ਮਾਹੀ ਮੁੜ ਦਾ ਹੈ ਵਿਛੋੜੇ ਵਿੱਚ ਅੱਥਰੂ ਪੂੰਝਦੀ ਦਾ ਦਿਲ ਸੋਚਾਂ ਸੋਚਦਾ ਹੈ, ਮੇਰਾ ਦਿਲ ਪਿਆ ਫਟਦਾ ਏ, ਰਾਤ ਦਿਨੇ ਮੈਂ ਰੋਵਾਂ ਖੌਰੇ ਮਾਹੀ ਕਿਵੇਂ ਕੱਟਦਾ ਏ। ਪਰੰਤੂ ਮਾਹੀ ਲਈ ਆਪਣੀ ਘੁੰਡ ਵਾਲੀ ਤੋਂ ਦੂਰ ਜਾਣਾ ਕਿਹੜਾ ਸੌਖਾ ਹੁੰਦਾ ਹੈ, ਗੱਡੀ ਵਿਚ ਬੈਠੇ ਦੀ ਗੱਡੀ ਅੱਗੇ ਤੁਰ ਪੈਂਦੀ ਹੈ, ਪਰੰਤੂ ਉਸ ਦਾ ਦਿਲ ਘਰ ਵਲ ਨੂੰ ਦੌੜਦਾ ਹੈ ਤੇ ਕੂਕ ਉੱਠਦਾ ਹੈ। ਕੁੜਤਾ ਈ ਟਸਰੇ ਦਾ, ਹੌਲੀ ਹੌਲੀ ਟੁਰ ਗੱਡੀਏ, ਮੈਂ ਮੁਸਾਫ਼ਿਰ ਬਸਰੇ ਦਾ, ਤੇ ਉਧਰ ਨਾਜੋ ਨਾਰ ਦਾ ਦਿਲ ਕਿਹੜਾ ਚੈਨ ਵਿੱਚ ਹੈ, ਜੋ ਰੇਲ ਗੱਡੀ ਨੂੰ ਹੀ ਬਦਸ ਬਦਅਸੀਸਾਂ ਦਿੰਦਾ ਹੈ। ਮਾਂ ਮੇਰੇ ਮਾਹੀ ਦਾ ਵਿਛੋੜਾ ਪਾਇਆ, ਟੁੱਟ ਜਾਏ ਰੇਲ ਗੱਡੀਏ, ਪਤੀ ਤੋਂ ਵਿਛੜ ਕੇ ਵਿਚਾਰੀ ਸਜ-ਵਿਆਹੀ ਦਾ ਧਿਆਨ ਹਰ ਵੇਲੇ ਉਸ ਵਿਚ ਰਹਿੰਦਾ ਹੈ, ਉਹ ਹਰ ਸਮੇਂ ਬੇਸ਼ੱਕ ਘਰ ਦੇ ਕੰਮਾਂ ਵਿਚ ਲੱਗੀ ਰਹਿੰਦੀ ਹੈ, ਪਰੰਤੂ ਉਸ ਦਾ ਦਿਲ ਉਸ ਦੇ ਵਿਛੋੜੇ ਵਿਚ ਤੜਫ ਰਿਹਾ ਹੁੰਦਾ ਹੈ ਨਾਲੇ ਧਾਰ ਕੱਢਾਂ ਨਾਲੇ ਰੋਵਾਂ, ਮਾਹੀ ਮੇਰਾ ਲਾਮ ਨੂੰ ਗਿਆ, ਕਦੇ ਨਾ ਵਤਨਾਂ ਵਲ ਫੇਰਾ, ਝਾਕਦੀ ਦੀ ਅੱਖ ਪੱਕ ਗਈ ਕੁੱਝ ਚਿਰ ਜਦੋਂ ਪਰਦੇਸ ਗਏ ਮਾਹੀਏ ਦੀ ਕੋਈ ਖ਼ਬਰ ਸੁਰਤ ਨਹੀਂ ਆਉਂਦੀ, ਤਾਂ ਵਿਚਾਰੀ ਪਾਂਧਿਆਂ ਤੇ ਪੰਡਿਤਾਂ ਤੋਂ ਟੇਵੇ ਲੁਆਉਣ ਤੁਰ ਪੈਂਦੀ ਹੈ, ਕਦੋਂ ਹੋਣਗੇ ਸਜਨ ਦੇ ਮੇਲੇ, ਪਾਂਧਿਆ ਦੇ ਤੋਲ ਪੱਤਰੀ, ਜਦੋਂ ਪਾਂਧਿਆਂ ਨਜ਼ੂਮੀਆਂ ਨਜ਼ੂਮੀਆਂ ਦੀਆਂ ਭਵਿੱਖਣਾਂ ਤੋਂ ਕੁਛ ਚੱਲੇ ਪੱਲੇ ਨਹੀਂ ਪੈਂਦਾ, ਤਾਂ ਉਹ ਕੋਠੇ ਤੋਂ

ਉਹ ਔਂਸੀਆਂ ਪਾਉਂਦੀ ਹੈ ਤੇ ਅਜਿਹੇ ਸੁਪਨਿਆਂ ਦੀ ਉਡੀਕ ਕਰਦੀ ਹੈ, ਜਦੋਂ ਉਸ ਨਾਲ ਮਿਲਾਪ ਹੋਵੇ, ਜਦੋਂ ਇਹ ਸਾਰੇ ਹੀਲੇ ਵਿਦਾ ਵਿਅਰਥ ਰਹਿੰਦੇ ਦਿਖਾਈ ਦਿੰਦੇ ਹਨ, ਤਾਂ ਉਹ ਕੋਈ ਪ੍ਰੇਮ-ਪੱਤਰ ਲਿਖਣ ਬਾਰੇ ਸੋਚਦੀ ਹੈ, ਪਰ ਉਸਦੇ ਕੋਲ ਉਸ ਦਾ ਕੋਈ ਥੋਹ ਪਤਾ ਹੀ ਨਹੀਂ ਉਹ ਚਿੱਠੀ ਕਿਧਰ ਨੂੰ ਪਾਵੇ, ਜਾਂਦਾ ਹੋਇਆ ਦੱਸ ਨਾ ਗਿਆ, ਮੈਂ ਚਿੱਠੀ ਕਿੱਧਰ ਨੂੰ ਪਾਵਾਂ, ਅਚਾਨਕ ਕਿਸੇ ਵੇਲੇ ਡਾਕੀਆ ਚਿੱਠੀ ਲੈ ਕੇ ਆ ਜਾਂਦਾ ਹੈ ਤੇ ਉਸ ਦਾ ਦਿਲ ਕੂਕ ਉੱਠਦਾ ਹੈ ਤੰਦਰੂਈ ਲਾਈ ਹੋਈ ਆ, ਖ਼ਸਮਾਂ ਨੂੰ ਖਾਣ ਰੋਟੀਆਂ, ਚਿੱਠੀ ਮਾਹੀਏ ਦੀ ਆਈ ਹੋਈ ਆ। ਚਿੱਠੀ ਪੜ੍ਹਦਿਆਂ ਪਿਆਰ ਤੇ ਵਿਛੋੜੇ ਦੀਆਂ ਲੰਮੀਆਂ ਕਹਾਣੀਆਂ ਪੜ੍ਹ ਕੇ ਉਸ ਦੀਆਂ ਅੱਖਾਂ ਵਿੱਚੋਂ ਹੰਝੂ ਛਲਕ ਪੈਂਦੇ ਹਨ ਮਾਹੀਏ ਦੀ ਚਿੱਠੀ ਮੈਂ ਵਾਚਣ ਲੱਗੀ, ਨੈਨਾਂ ਦੇ ਪਾਈ ਗੁਬਾਰੀ, ਨਾ ਡੋਲ੍ਹੋ ਨਾ ਡੁਲ੍ਹੋ ਅੱਖੀਓ ਚਿੱਠੀ ਤੇ ਵਾਚਣ ਦਿਓ ਸਾਰੀ ਚਿੱਠੀ ਪੜ੍ਹ ਕੇ ਉਸ ਨੂੰ ਸਿਰਨਾਵਾਂ ਮਿਲ ਜਾਂਦਾ ਹੈ ਤੇ ਉਹ ਆਪਣੇ ਢੋਲ ਨੂੰ ਇਸ ਤਰ੍ਹਾਂ ਚਿੱਠੀ ਲਿਖਣ ਲ ਬਹਿੰਦੀ ਹੈ, ਦਿਲ ਦਾ ਟੁਕੜਾ ਮੈਂ ਕਾਗ਼ਜ ਬਣਾਵਾਂ, ਨੈਣਾਂ ਦੇ ਕਜਲੇ ਦੀ ਸਿਆਹੀ, ਹੱਥ ਦੀ ਉਂਗਲ ਦੀ ਕਲਮ ਬਣਾਵਾਂ, ਤੇ ਹੰਝੂਆਂ ਦਾ ਪਾਣੀ ਪਾਵਾਂ। ਤੇ ਫਿਰ ਉਹ ਸਾਫ਼ ਲਿਖਦੀ ਹੈ, ਵਤਨਾਂ ਦੀ ਭਖ ਭਖ ਵੇ ਲੈ, ਹੁਣ ਛਡ ਦੇ ਵਲੈਤਾਂ ਦਾ ਖਹਿੜਾ ਅਤੇ ਢੋਲ ਨੂੰ ਮਿਲਣ ਲਈ ਉਤਾਵਲੀ ਹੋਈ ਉਹ ਇੱਛਾ ਪ੍ਰਗਟ ਕਰਦੀ ਹੈ, ਕੇਲੇ ਦੀ ਫਲੀ ਹੋਵਾਂ, ਜਦੋਂ ਮੇਰਾ ਮਾਹੀ ਆਵੇ, ਟੇਸ਼ਣਾਂ ਤੇ ਖੜੀ ਹੋਵਾਂ, ਚਿੱਠੀਆਂ ਦੇ ਵਟਾਂਦਰਿਆਂ ਵਿੱਚ ਸਹੁਰੇ ਘਰ ਵਿੱਚ ਬੈਠੀ ਵਿਛੋੜੇ ਵਿੱਚ ਤੜਫ ਰਹੀ ਨਾਰ ਨੇ ਪਰਿਵਾਰ ਦੇ ਹੋਰਨਾਂ ਜੀਆਂ ਨਾਲ ਸੰਬੰਧਾਂ, ਪਤੀ ਦੀ ਇੱਛਾ ਘਰਾਂ ਦੇ ਵਿੱਚ ਅਸਲ ਹਾਲਤ ਰਹਿੰਦੀ ਹੈ, ਉਸ ਦਾ ਵੀ ਖ਼ੂਬ ਨਿ ਨਿਰੂਪਣ ਹੋਇਆਂ ਮਿਲਦੀ ਹੈ। ਨਿੱਕਾ-ਨਿੱਕਾ ਕਤਣਾ, ਨੀਂ ਮਿੱਠਾ-ਮਿੱਠਾ ਬੋਲਣਾ, ਨੀ ਨਾਜੋ ਗੋਰੀਏ, ਗੰਨੇ ਦੀਏ ਪੋਰੀਏ, ਹੱਸ-ਹੱਸ ਕੱਢਣੀ ਬਾਲੜੀ ਵੱਸੇ ਵਰੇਸ, ਸੱਸ ਜੀ ਨੂੰ ਮਾਂ ਕਹੀਂ, ਸਹੁਰੇ ਨੂੰ ਸਹੁਰੇ ਜੀ ਨੂੰ ਪੇ ਕਹੀਂ, ਛੋਟਾ ਦਿਓਰ ਅੰਮਾਂ ਜਾਇਆ ਵੀਰ, ਸੱਸ ਬਿਨਾਂ ਮਾਹੀ ਦਾ ਘਰ ਆਉਣਾ ਔਖਾ ਹੈ, ਉਹ ਸਾਹਿਬ ਦਾ ਅਰਦਲੀ ਕੋਠੀ ਦੇ ਉਸ ਤੇ ਮੇਮ ਦੇ ਕੰਮ-ਧੰਦੇ ਵਿੱਚ ਲੱਗਿਆ ਹੋਇਆ ਹੈ, ਉਸ ਨੇ ਛੋਟੀ ਮਿਲੇ ਤਾਂ ਹੀ, ਛੁੱਟੀ ਮਿਲੇ ਤਾਂ ਹੀ ਆਵੇ, ਅੱਕ ਕੇ ਵਿਚਾਰੀ ਤ੍ਰਿਆ ਚਰ ਚਰਿੱਤਰ

ਉਹ ਲਿਖ ਕੇ ਭੇਜਦੀ ਹੈ ਕਿ ਉਸ ਦੀ ਨਾਜੋ ਨਾਰ ਹੀ ਮਰ ਗਈ, ਜਿਸਨੂੰ ਸੁਣਦਿਆਂ ਸਾਰ ਉਹ ਚੋਰੀ ਨੌਕਰੀ ਛੱਡ ਕੇ ਘਰ ਨੂੰ ਦੌੜਦਾ ਤੇ ਘਰ ਪਹੁੰਚ ਕੇ ਉਸ ਨੂੰ ਚੰਗੀ-ਭਲੀ ਦੇਖ ਕੇ ਹੈਰਾਨ ਹੁੰਦਾ,

ਮਾਂ ਕੋਈ ਘਰ ਆ, ਮਾਂ ਮੋਈ ਤਾਂ ਭਲੀ ਹੋਈ, ਨੀ ਵਿਹੜੇ ਦੀ ਗਈ ਬਲਾ, ਵੱਡੀ ਮੇਮ ਦੀ ਨੌਕਰੀ, ਮੈਂ ਨਾ ਸਕਦਾ ਆ। ਸਤਿ ਸ੍ਰੀ ਅਕਾਲ ਜੀ ਬਾਕੀ ਕਹਾਣੀ ਇਹ ਭਾਸ਼ਾ ਵਿਗਿਆਨਿਕ ਤੋਰ ਤੇ ਸੱਚੀ ਗੱਲ। ਦੂਜੀ ਗੱਲ ਹਰ ਬੋਲੀ ਦੇ ਬੁਲਾਰੇ ਜੇ ਉਹ ਡਰੇ ਹੋਏ ਨਹੀਂ ਹਨ। ਤਾਂ ਆਪਣੀ ਬੋਲੀ ਚ ਦੁਨੀਆ ਦੇ ਹਰ ਖਿਆਲ ਨੂੰ ਕਹਿ ਸਕਦੇ ਨੇ। ਪਹਿਲੀ ਗੱਲ ਤੁਹਾਡੇ ਯਾ ਸਾਡੇ ਸਾਰਿਆਂ ਦੇ ਮਨੋ ਜੱਚਦੀ ਏ। ਇੱਕ ਪੰਜਾਬੀ ਦੀਆ ਹਿੰਦੁਸਤਾਨ ਦੀਆ ਬੋਲੀਆਂ ਬਾਰੇ ਇੱਕ ਬੰਦੇ ਨੇ ਕਿਤਾਬ ਲਿਖੀ ਚਾਰ ਪੰਜ ਭਾਗਾ ਚ ਵੱਡੀ ਸਾਰੀ । ਮੈਨੂੰ ਹੁਣ ਉਹੰਦਾ ਨਾ ਵਿਸਰ ਗਿਆ। ਓਹਨੇ ਕਿਹਾ। ਕਹਿੰਦਾ ਵੀ ਅਠਾਰਾਂ ਸੋ ਪੰਜਾਹ ਤੋਂ ਬਾਅਦ ਜੋ ਵੀ ਇੱਥੇ ਕੰਮ ਹੋਇਆ ਵਿੱਦਿਆ ਦੇ ਖੇਤਰ ਚ।

ਉਹ ਲੈਕੇ ਆਏ। ਅੱਜ ਹੁਣ ਜਿਹੜੇ ਬੰਦੇ ਪੰਜਾਬੀ ਚ ਲਿਖਦੇ ਨੇ। ਕੁਛ ਵੀ ਗਿਆਨ ਵਿਗਿਆਨ ਦਾ। ਉਹਨਾਂ ਦੇ ਸਾਰੇ ਸ਼ਬਦ ਉਸ ਤਰੀਕੇ ਦੇ ਨੇ। ਉਹ ਜਿਹੜਾ ਗਿਆਨ ਸਾਜ ਰਹੇ ਹਾਂ ਅਸੀਂ। ਆਪਣੇ ਚਿਤੋ ਪੰਜਾਬੀ ਚ। ਉਹ ਅਸਲ ਚ ਪੰਜਾਬੀ ਚ ਨਹੀਂ ਹੈ। ਉਹਂਦੇ ਚ ਬਹੁਤ ਸਾਰਾ ਕੁਛ ਐਸਾ ਹੈ ਜਿਹੜਾ ਅੰਗਰੇਜ਼ੀ ਨੂੰ ਜਾ ਜਿਹੜਾ ਸੰਸਕ੍ਰਿਤ ਨੂੰ ਮੈ । ਤੁਸੀਂ ਸਾਰੇ ਜਿਹੜੇ ਕੋਈ ਪੜਾਈ ਪੜ੍ਹਦੇ ਹੋ ਖਾਸ ਕਰਕੇ ਅਖਬਾਰਾਂ ਚ ਆਉਂਦੇ ਲੇਖ ਨੇ, ਇਹ ਜਿਹੜੀਆਂ ਕਿਤਾਬਾਂ ਛਪੀਆਂ ਹੋਇਆ ਨੇ। ਜਿੰਦਾ Panjabi University Patiala ਨੇ ਉਣੀ ਸੋ ਸੱਤਰ ਤੋਂ ਬਾਅਦ ਸਾਰੇ ਵਿਸ਼ਿਆਂ ਦੀਆ ਸ਼ਬਦਾਵਲੀਆਂ ਛਾਪੀਆਂ। ਕੀ ਗਣਿਤ ਕੁਛ, ਜੀਵ ਵਿਗਿਆਨ ਕੁਛ। ਸਾਰੇ ਪੜ ਕੇ ਦੇਖੋ। ਤੁਹਾਨੂੰ ਪੰਜਾਬੀ ਚ ਲਿਖਿਆ ਸ਼ਬਦ ਸਮਝਣ ਲਈ ਅੰਗਰੇਜ਼ੀ ਸ਼ਬਦ ਸਿੱਖਣਾ ਪੈਂਦਾ। ਜਿੱਥੇ ਜਿਹੜੀ ਗੱਲ ਖੜੀ ਏ। ਉੱਥੇ ਸਾਡੇ ਬੰਦਿਆ ਦੇ ਮਨ ਦੇ ਉੱਤੇ ਇਹ ਗੱਲ ਬੈਠੀ ਏ। ਪੰਜਾਬੀ ਵਿਭਾਗ ਦੇ ਮੁੱਖੀ ਸਨ। DoctorPremPakash ਓਹਨਾ ਨੇ ਬਕੇਦਾ ਇਹ ਗੱਲ ਲਿਖੀ। ਕੇ ਪੰਜਾਬੀ ਦੇ ਸ਼ਬਦ ਪੁਰਾਣੇ ਹੋ ਗਏ। ਇਹਨਾਂ ਦੇ ਕੰਡੇ ਭੁਰ ਗਏ। ਇਹ ਨਵੇਂ ਅਰਥਾਂ ਨੂੰ ਚੱਕਣ ਦੇ ਯੋਗ ਨਹੀਂ ਹਨ। ਇਸ ਕਰਕੇ ਅਸੀਂ ਸ਼ਬਦ ਸੰਸਕ੍ਰਿਤ ਤੋਂ ਉਧਾਰੇ ਲਵਾਂਗੇ। ਉੱਥੇ ਜਿਹੜੇ ਨੌਜਵਾਨ ਬਾਝਰਤੀ ਸੀ। ਉਹਨਾਂ ਦੀ ਇੱਕ ਸਭਾ ਬਣਾਈ ਗਈ। ਉਹੰਦਾ ਨਾ ਰੱਖਿਆ ਜੁਗਤ ਸਭਾ। ਉਹਨਾਂ ਨੂੰ ਜ਼ੁਬਾਨੀ ਨਹੀਂ ਔੜਿਆਂ। ਜ਼ਾ ਉਹਨਾਂ ਨੂੰ ਚੰਗਾ ਨਹੀਂ ਲੱਗਾ। ਹੁਣ ਇਹ ਇੱਕ ਸ਼ਬਦ ਵੇਖ ਕੇ ਸਮਝੋ ਵੀ ਹੁਣ ਜਦੋ ਵੀ ਕੋਈ Universites ਚ, Colleges ਚ ਜੋ ਵੀ ਵਿਦਿਆਰਥੀਆਂ ਦਾ ਕੋਈ ਮੁਕਬਲਾ ਹੁੰਦਾ ਯੁਵਕ ਮੇਲਾ ਹੀ ਹੈ। ਉਹ ਉਹਨਾਂ ਨੇ ਤੈਅ ਕਰਤਾ। ਹਾਲਾਂ ਕੇ ਜੇ ਜਵਾਨੀ ਰੱਖਿਆ ਹੁੰਦਾ ਤਾਂ ਦੋਵੇ ਮੁੰਡੇ ਕੁੜੀਆਂ ਉਹਦੇ ਵਿੱਚ ਆ ਸਕਦੇ ਸੀ। ਹੁਣ ਉਹ ਇੱਕ ਵਚਨ ਏ ਪੁਲਿੰਗ ਏ। ਪਰ ਏਦਾਂ ਦੀਆ ਗੱਲਾਂ ਤੁਸੀਂ ਆਪ ਸਾਰੇ ਬੰਦੇ ਲੱਭ ਸਕਦੇ ਓ। ਕਿ ਸਾਡੇ ਜਿਹੜੇ ਬੰਦੇ ਗਿਆਨ ਦੇ ਖੇਤਰ ਚ ਆ ਗਏ। ਉਹਨਾਂ ਦੇ ਮਨੋਜਗਤ ਨੇ

ਕੋਈ ਝਿਜਕ ਨਹੀਂ ਹੈ। ਤਾਂ ਉਹ ਗੱਲ ਲੋਕਾਂ ਨੂੰ ਕਹਿ ਸਕਦਾ। ਮੈ ਬਾਰ ਬਾਰ University ਚ ਦੇਖਿਆ ਵੀ ਜਿਨ੍ਹਾਂ ਬੰਦਿਆ ਨੇ ਕਿਸੇ ਵੀ ਕੰਮ ਦੇ ਉੱਤੇ PhD ਜਿਹੜੀ। ਉਹਨੂੰ ਪੁੱਛਿਆ ਵੀ ਤੂੰ ਆਪਣੀ ਪੜਾਈ ਨੂੰ। ਪੰਜਾਬੀ ਚ ਸਮਝਾ। ਲਗਭਗ ਸਾਰਿਆਂ ਨੇ ਕਿਹਾ ਨਾ ਪੰਜਾਬੀ ਚ ਤਾਂ ਗੱਲ ਨਹੀਂ ਬਣਦੀ। ਤਾਂ ਹੁਣ ਜਿਹੜੀ ਗੱਲ ਵੇਖਣ ਵਾਲੀ ਉਹ ਇਹ ਏ। ਕਿ ਅਸੀਂ ਪੰਜਾਬ ਜੰਮੇ। ਘਟੋ ਘਟ ਚੰਗੀ ਮਾੜੀ ਬਾਰਾਂ ਸਾਲ ਪੰਜਾਬੀ ਪੜੀ। ਤੇ ਫਿਰ ਵੀ ਅਸੀਂ ਗੱਲ ਪੰਜਾਬੀ ਚ ਨਹੀਂ ਕਹਿ ਸਕਦੇ। ਤਾਂ ਕੀ ਏ ਵਿੱਚ? ਜੇ ਤਾਂ ਇੱਕ ਬੰਦਾ ਨਹੀਂ ਕਹਿ ਸਕਦਾ। ਫੇਰ ਤਾਂ ਬੰਦੇ ਚ ਕੋਈ ਨੁਕਸ ਏ। ਜੇ ਖਾਸ ਇਲਾਕੇ ਦੇ ਜਾਂ ਖਾਸ ਕਿਸੇ ਅਧਾਰੇ ਦੇ ਬੰਦੇ ਨਹੀਂ ਕਹਿ ਸਕਦੇ ਤਾਂ ਉਹਂਦੇ ਚ ਨੁਕਸ ਏ। ਜਦੋ ਸਾਡੀ ਪੂਰੀ ਦੀ ਪੂਰੀ ਪੀੜੀ ਇਕੋ ਤਰਹ ਨਾਲ ਵਿਹਾਰ ਕਰ ਰਹੀ ਏ। ਮਤਲਬ ਮੈ ਤੁਹਾਨੂੰ ਇਹ ਗੱਲ ਦੱਸਣੀ ਚਾਉਂਦਾ ਕਿ ਮੈ ਬੜੇ ਸਾਲ University ਪੜੀਏਆ। ਤੇ ਉੱਥੇ ਜਿਹੜੀ BA ਦੀ ਪੜਾਈ ਏ ਜਾਂ Bsc, ਏ ਉਹ ਕੱਲੀਆਂ ਕੁੜੀਆਂ ਵਾਸਤੇ ਏ। ਲਗਭਗ ਅੱਠ Batches ਨੂੰ ਪੜਿਆਇਆ ਉੱਥੇ। ਤੇ ਹਰ ਵਾਰ ਮੈ ਉਹਨਾਂ ਨੂੰ ਕਿਹਾ ਵੀ ਤੁਸੀਂ ਇੱਥੇ ਆਉ ਤੇ ਉੜਾ ਐੜਾ ਲਿਖ ਕੇ ਦਿਖਾ ਦਿਓ। ਜਿਹੜਾ ਉਹਨਾਂ ਨੂੰ ਕਿਹਾ ਕਿ ਆਪਣੇ ਕੋਲੋਂ ਬਿਨਾ ਰੁਕਿਆ ਦੱਸ ਵਾਰ ਪੰਜਾਬੀ ਚ ਲਿਖ ਕੇ ਦਿਓ। ਤੀਜਾ ਓਹਨਾ ਨੂੰ ਕਿਹਾ ਬਿਨਾ ਰੁਕਣ ਤੋਂ ਤੁਸੀਂ ਵੀਹ ਰੰਗਾ ਦੇ ਨਾ ਲੈ ਦੋ। ਕੁੜੀਆਂ ਹੋਣ ਦੇ ਨਾਤੇ।

ਇੱਕ ਤਾਂ ਇਹ ਹੁੰਦਾ ਨਾ ਸਰਕਾਰਾਂ ਦੀ ਚਾਲ ਏ। ਵਿਧਵਾਨਾ ਦੀ ਘਾਟ ਉਹ ਇੱਕ ਹੋਰ ਗੱਲ ਏ। ਸਾਡਾ ਜਿਹੜਾ ਆਪਣਾ ਵਤੀਰਾ ਜਿਹੜਾ। ਜਿਹੜਾ ਸਾਡਾ ਵਿਹਾਰ ਏ ਉਹੰਦਾ ਵੱਡਾ ਰੌਲਾ।